ਵੀ ਛੋਟੀ ਦੇਖੀ ਸੀ ਵੀ ਛੋਟੀ ਨੂੰ ਲੈਕੇ ਆਏ ਸੀ ਛੋਟੀ ਬਾਰੇ ਪਤਾ ਥੋਨੂੰ ਹਾਂਜੀ ਅਨੁਪ੍ਨਾ ਦੀ ਛੋਟੀ ਬੇਟੀ ਨਾ adopt

ਤੇ ਉਹ ਦੇਖਿਆ ਹੈ ਯਾਰ ਉਹਨਾਂ ਕਿੰਨਾ ਉਹ ਹੋਇਆ ਨਾ ਮਾਇਆ ਲੈਗੀ ਉਹਨੂੰ

biological mother ਪਹਿਲਾਂ ਕਿਉਂ ਛੱਡਿਆ ਉਹਨੇ ਉਹਨੂੰ ਆਪਣੀ ਆ ਕੁੜੀ ਨੂੰ ਇੰਨਾ ਉਹ ਚ ਛੱਡ ਕਿ ਛਲੀ ਗਈ

ਲੇਕਿਨ ਉਹਨਾ ਨੂੰ ਨਾ ਕੋਈ ਚਾਲ ਹੁੰਦੀ ਆ ਉਹਦੀ ਮਾਇਆ ਦੀ ਮੈਨੂੰ ਤਾਂ ਲੱਗਦਾ ਅਨੁਜ ਕਰਕੇ ਆਈ ਸੀ ਉਹ ਕਿਉਂਕਿ ਉਹ ਕਹਿੰਦੇ ਸੀ ਵਿੱਚ ਸੁਣਿਆ ਸੀ ਨਾ ਤੁਸੀਂ ਕਹਿੰਦੇ ਸੀਗੇ ਕੀ ਇਹ ਤਾਂ ਉਹ ਹੈ

ਹਾਂ ਮਤਲਬ ਬਹੁਤ ਕੁਝ ਗਲਤ ਬੋਲਦੇ ਸੀ ਆਪਾਂ ਚਲੋ ਆਪਾਂ ਨੂੰ ਤਾਂ ਨਹੀ ਕਹਿਣਾ ਚਾਹੀਦਾ ਇਸ ਚੀਜ਼ਾਂ ਬਾਰੇ ਤੇ ਆਪਾਂ ਤੇ ਇਹ ਗੱਲ ਕਰਦੇ ਹਾਂ ਮੈਨੂੰ ਲੱਗਦਾ ਯਾਰ ਅਨੁਜ ਕਰਕੇ ਆਈ ਸੀ ਮੈਨੂੰ ਵੀ ਲੱਗਦਾ ਕੀ ਅਨੁਜ ਕਰਕੇ ਮਾਇਆ ਉਹਦੇ ਕਰਕੇ ਅਨੂ ਨੂੰ

ਕਿਉਂਕਿ ਅਨੁਜ ਦਾ ਅਨੁਜ ਨੂੰ like ਕਰਨ ਲੱਗ ਗਈ ਸੀ ਨਾ ਉਹ ਬਦ੍ਚੋ

ਜਦ picnic ਤੇ ਗਈ ਉਸ time ਉਹ ਕਰਨ ਲੱਗ ਗਈ

ਅਨੂ ਦੇ ਅਨੁਪਮਾ ਦੇ ਨਾ ਚ ਕਿੰਨਾ ਗਾਹ ਪਾਇਆ ਇਹਨਾ ਨੇ ਉਹ ਸੀਗੇ ਮਹਾਸ਼ਿਵਰਾਤਰੀ ਸੀਗੀ

ਮਹਾਂ ਸ਼ਿਵਰਾਤਰੀ ਨੂੰ ਕਿੰਨਾ ਹੋਇਆ

ਤੇ ਉਹ ਵੇਖਿਆ ਸੀ ਜਦੋਂ ਅਨੁਪਮਾ ਦਾ birthday ਸੀਗਾ ਉਸੇ ਦਿਨ ਲੈਗੀ ਹਾਂ ਉਸ ਵੇਲੇ ਵੀ ਇਹ ਹੈ ਉਹ ਵੀ ਫ਼ੇਰ ਨਾ ਉਹਨਾਂ ਨੇ ਕਿਹਾ ਚਲ ਮੈਨੂੰ ਇੱਕ ਦਿਨ ਦੇਦੇ

ਫ਼ੇਰ ਵੀ ਉਹਨਾਂ ਨੇ ਵਿਸ਼ਵਾਸ ਦਾ ਤਾਂ

ਕਿੰਨਾ manipulate ਕੀਤਾ ਨਾ ਉਹਨੇ ਛੋਟੀ ਅਨੂ ਨੇ ਵੇਸੇ ਇਸ ਤਰਾਂ ਕਰਨਾ ਨੀ ਚਾਹੀਦਾ ਛੋਟਾ ਜਾ ਬੱਚਾ ਹੈ ਜਿਹਦੇ ਉੱਪਰ ਇੰਨਾ pressure ਦੇਤਾ ਹੁਣੀ ਤੋਂ ਵੀ ਤੇਰੀ ਮੰਮਾ ਲੜਦੇ ਆਂ ਪਾਪਾ ਲੜਦੇ ਆਂ ਇਹ ਵੋ

ਤੇ ਉਹ ਵੀ ਹਨਾ ਹੁਣ ਦੇਖਿਆ ਅਨੂ ਦਾ ਕਿੰਨਾ ਬੁਰਾ ਹਾਲ ਹੈ ਉਹ ਫ਼ੇਰ ਉਹ ਬੇਟੀ ਆ ਨਾ ਉਹਨਾ ਦੀ ਉਹਨਾਂ ਨੇ ਬੇਟੀ ਸਖੀ ਤੋਂ ਵੀ ਵਧ ਕਿ ਚਾਹੀ ਸੀਗੀ ਉਹਨਾ ਕੋਲ ਇੱਕੋ ਬੇਟੀ ਸੀ ਨਾ

ਫ਼ੇਰ ਵੀ ਉਹਨਾ ਨੇ ਕਿੰਨਾ ਬੋਲਿਆ ਨਾ ਅਨੁਜ ਨੇ ਹੋਸ਼ ਹੈ ਨੀ ਹੈਗਾ ਉਹਨੂੰ ਵੀ ਕੀ ਬੋਲਦਾ ਪਿਆ ਕੀ ਨਹੀ ਬੋਲਦਾ ਪਿਆ ਤੇ ਉਹ ਬੇਟੀ ਨੀ ਹੈਗੀ ਉਹਦੇ ਕੋਲ ਤਾਂ ਕਰਕੇ ਉਹ ਜਿਆਦਾ ਬੋਲਦਾ ਪਿਆ ਉਹਨੂੰ ਵੀ ਪਤਾ ਵੀ ਅਨੁਪਮਾ ਵੀ ਉਹ ਕਰਦੀ ਆ ਲੇਕਿਨ ਦਿਮਾਗ ਦੇ ਵਿੱਚ ਓਹੀ ਵੜ ਗਿਆ ਮੇਰੀ ਬੇਟੀ ਮੇਰੀ ਬੇਟੀ ਇਹੀ ਚੀਜ਼ ਦਿਖ ਰਹੀ ਹੈ ਉਹਨੂੰ ਸਿਰਫ਼ ਹਲੇ ਤੱਕ ਤਾਂ ਨਹੀ ਫ਼ੇਰ ਇੱਥੇ ਤਾਂ ਮੈਨੂੰ ਲੱਗਦਾ ਹਨਾ ਫ਼ੇਰ ਅਨੁਜ ਦਾ ਮੈਨੂੰ ਲੱਗਦਾ ਪਾਗਲ ਪੁਗਲ ਨਾ ਹੋਜੇ ਉਹ ਹਨਾ ਹੁਣ serial ਵਿੱਚ ਤੇ ਇਹ ਨਾ ਦਿਖਾ ਦੇਵੇ ਕਿ ਉਹ ਪਾਗਲ ਹੋਗਿਆ ਨਹੀ ਅਨੁਪਮਾ ਹੈ strong ਬਹੁਤ ਜਿਆਦਾ strong ਹੈ ਸਾਰੇ ਮਤਲਬ ਕਿ ladies ਉਹਦੇ ਬਾਰੇ ਸੋਚਦੇ ਨੇ ਸਾਰੀ ladies ਉਹਦੇ ਲਈ ਹੀ stand ਲੈਂਦੀ ਪਈਆਂ ਨੇ

ਲੇਕਿਨ ਵੀ ਕੀ ਉਹ ਨੀ ਹੈਗਾ ਵੀ ਅਨੁਪਮਾ strong ਆ ਉਹ ਸੰਭਾਲ ਲੈਗਈ ਅਨੁਜ ਨੂੰ ਉਹ ਫ਼ੇਰ ਵਿੱਚ ਇਹ ਹੁੰਦਾ ਕੀ ਉਹਨਾਂ ਦਾ ਵੀ ਆ ਗਿਆ ਹੋਲੀ ਆਈ ਹੈ ਹਨਾ ਹੋਲੀ ਵਿੱਚ ਵੀ ਉਹਨਾਂ ਨੇ ਬੁਲਾਇਆ ਅਨੁਜ ਨੂੰ ਪਤਾ ਨੀ ਆਉਗਾ ਪਤਾ ਨੀ ਨਹੀ ਆਉਗਾ ਵੇਸੇ ਅੱਜ ਦੇਖਾਇਆ ਨੀ ਨਾ ਹੈਗਾ ਅਨੁਪਮਾ ਵਾਲਾ ਵਿੱਚ ਆਉੰਗਾ ਜਾਂ ਨਹੀ ਆਉੰਗਾ ਆਹ ਅਨੁਪਮਾ ਕਿੰਨਾ ਫ਼ੇਰ ਵੀ ਆਪਣੇ ਆਪ ਨੂੰ strong ਸਮਝ ਰਹੀ ਹੈ

ਤੇ my god ਬਹੁਤ ਅੱਛਾ ਬਹੁਤ ਜਿਆਦਾ ਪਰ ਅਨੁਪਮਾ ਦੀ ਵੀ ਗਲਤੀ ਹੈ ਇੰਨੀ ਅੱਛੀ ਨਹੀ ਹੋਣੀ ਚਾਹੀਦੀ ਅਨੁਪਮਾ ਉਹ ਪਤਾ ਨੀ ਕਿਵੇਂ ਇੰਨੀ ਜਿਆਦਾ ਅੱਛੀ ਹੈ ਉਹਨੂੰ serial ਵਿੱਚ ਕੁਝ ਜਿਆਦਾ ਹੀ ਅੱਛਾ ਦਿਖਾਇਆ ਹੋਇਆ ਅਨੁਪਮਾ ਨੂੰ ਬਹੁਤ ਜਿਆਦਾ ਅੱਛੀ ਦਿਖਾਈ ਗਈ ਹੈ ਪਰ ਲੇਕਿਨ ਅਨੁਪਮਾ ਤਾਂ

ਹਮ ਉਹ ਹੈ world ਦੀ best mother ਬਣ ਸਕਦੀ ਹੈ ਹਾਂ ਸਹੀ ਗੱਲ ਹੈ ਜਿਹੜੇ ਹਿਸਾਬ ਨਾਲ ਉਹਨੇ ਦਿਖਾਇਆ ਹੈ ਨਾ ਉਸ ਚੀਜ਼ ਨੂੰ ਤੇ ਆਪਾਂ ਇਹ ਨੀ ਕਹਿੰਦੇ ਹੈਗੇ ਕਿ ਆਪਾਂ ਵੀ ਅਨੁਪਮਾ ਗਲਤ ਹੈ ਨਾ ਅਨੁਜ ਨੂੰ

ਅਰੇ ਛੱਬੀ ਸਾਲ wait ਕੀਤੀ ਉਹਨੇ ਛੱਬੀ ਸਾਲ ਦੀ wait ਤੋਂ ਬਾਅਦ ਮਤਲਬ ਹੋਲੀ ਹੈ ਨਾ

ਅਨੂ ਨੂੰ ਪਾਇਆ ਹੁਣ ਉਹਨਾਂ ਨੇ ਛੋਟੀ ਅਨੂ ਨੂੰ ਲੈਕੇ ਆਏ ਸੀਗੇ ਹੁਣ ਆਹ ਪਤਾ ਨੀ ਕਿੱਥੋਂ ਆਗੀ biological mother ਬਣ ਕਿ biological mother ਚ ਉਹ ਤਾਂ ਆਪਣੇ ਤੇ ਸਹੀ ਆ biological mother ਜਦੋਂ ਜੇ court ਚ ਉਹ ਲੈਕੇ ਜਾਂਦੀ ਆ ਅਨੁਪਮਾ ਉਹਨੂੰ ਅਨੂ ਨੂੰ

ਜੇ ਅਨੁਜ ਅਰ ਅਨੁਪਮਾ court ਚ ਲੈਕੇ ਜਾਂਦੇ ਬੇਟੀ ਨੂੰ ਤਾਂ ਵੀ biological mother ਨੂੰ ਹੀ ਮਿਲਣੀ ਸੀ ਉਹ

ਪਰ ਲੇਕਿਨ ਉਹ ਵਿਸ਼ਵਾਸ ਘਾਤ ਕਰਗੀ ਨਾ ਇੱਕ ਵਾਰੀ ਉਹ ਝੜੀ ਮਾਇਆ ਸੀਗੀ

ਘਾਤ ਕਰਗੀ ਉਹ ਤਾਂ ਕਰਕੇ ਉਹ ਲੇਗੀ ਨਾ ਚੱਕ ਕਿ ਇੱਥੇ ਤੋਂ

ਵੀ ਮਤਲਬ ਕਿ ਜੇ ਲੈਕੇ ਜਾਣਾ ਸੀ ਤਾਂ ਸਾਰਿਆਂ ਨੂੰ ਦੱਸ ਕਿ ਦੇਕੇ ਜਾਂਦੀ ਨਾ ਫ਼ੇਰ ਇੰਨਾ feel ਨੀ ਹੁੰਦਾ

ਵੀ ਅਨੂ ਆਪਣਾ ਅਨੂ ਦੇ depend ਛੱਡ ਤਾ ਸੀ ਨਾ ਉਹਨਾਂ ਨੇ

ਸਹੀ ਗੱਲ ਹੈ ਵੀ ਅਨੁਪਮਾ ਥੋੜਾ ਜਾ ਜਿਆਦਾ ਉਹ ਕਰ ਰਹੀ ਹੈ strong ਸਮਝ ਰਹੀ ਹੈ ਆਪਣੇ ਆਪ ਨੂੰ ਵੀ ਇੰਨੀ strong ਹੈ ਨਹੀ ਉਹ ਜੇ ਦੇਖਿਆ ਜਾਵੇ ਉਹ ਵੀ ਟੁੱਟੀ ਪਈ ਆ ਅੰਦਰੋਂ ਉਹ ਤਾਂ ਹਰ ਵਾਰੀ ਪਹਿਲਾਂ ਦੇਖੋ ਵਨਰਾਜ ਸੀਗਾ ਵਨਰਾਜ ਨੇ ਕਿਆ ਕੀਤਾ ਉਹਦੇ ਨਾਲ ਵੀ ਧੋਖਾ ਕਰਤਾ ਵਨਰਾਜ ਨੇ ਵੀ

ਤਾਂ ਫ਼ੇਰ ਉਹ ਕਹਿੰਦੇ ਵੀ ਆ ਮਨਾ ਕਰਤਾ ਸੀ ਉਹਨੇ job ਲਈ job ਲਈ offer ਆਇਆ ਸੀ America ਤੋਂ ਉਹਨੂੰ ਅਨੁਪਮਾ ਨੂੰ ਉਸ time ਪਰ ਉਹਨਾਂ ਨੇ ਜਾਨ ਨਹੀ ਸੀ ਦਿੱਤਾ ਵਨਰਾਜ ਓਰ ਨੇ ਹਾਂ ਹਾਂ ਵਨਰਾਜ ਤੇ ਉਹਨੇ ਜਾਣ ਨੀ ਦਿੱਤਾ ਉਹਨੂੰ ਹਮ ਬਾਹਰ ਵਨਰਾਜ ਨੇ ਜਾਣ ਨਹੀ ਦਿੱਤਾ ਸੀ

ਫ਼ੇਰ ਉਹਦੇ ਨਾਲ job ਕਰਦੀ ਸੀਗੀ ਫ਼ੇਰ ਉਹਨੂੰ ਉਹੀ ਪਸੰਦ ਆਈ

ਕਾਵਿਆ ਤੇ ਉਹਦਾ ਵਨਰਾਜ ਦਾ ਵਿਆਹ ਹੋਗਿਆ ਫ਼ੇਰ ਉਹਨੂੰ job ਉੱਤੇ ਲਿਜਾ ਰਿਹਾ ਉਹ ਹਾਂਜੀ ਪਰ ਫ਼ੇਰ ਵੀ ਉਹ ਕਿਹੜਾ ਟਿਕਣ ਦਿੰਦੇ ਆ ਕਾਵਿਆ ਨੂੰ ਬਚਾਰੀ ਨੂੰ ਹੁਣ ਕਾਵਿਆ ਸੁਧਰੀ ਹੈ ਤੇ ਕਾਵਿਆ ਨੂੰ ਕਿਹੜਾ ਹੁਣ ਰਹਿਣ ਦਿੰਦੇ ਨੇ ਸੁਧਰਿਆ ਹੋਇਆ ਨਾ ਕਾਵਿਆ ਦਾ ਹੋਇਆ ਵਨਰਾਜ ਨਾ ਉਹਦਾ ਹੋਇਆ ਅਨੁਪਮਾ ਦਾ ਉਹ ਤਾਂ ਵਿਚਾਰਾ ਵਿੱਚ ਲਟਕ ਕਿ ਰਿਹ ਗਿਆ ਉਹਦੇ ਬਾਅਦ ਦੇਖਿਆ ਅਨੁਰੂਦ ਆ ਗਿਆ ਵਿੱਚ ਉਹਨਾ ਦੇ

ਪਰ ਲੇਕਿਨ ਮੈਨੂੰ ਲੱਗਦਾ ਨੀ ਵੀ ਕਾਵਿਆ ਉਹ ਕਰੂਗੀ ਐਸਾ ਕੁਛ ਉਹ ਸਿਰਫ ਵਨਰਾਜ ਨੂੰ ਸਬਕ ਸਿਖਾਉਣਾ ਚਾਹੁੰਦੀ

ਹਾਂ ਕਾਵਿਆ ਇਹ ਚਾਹ ਰਹੀ ਹੈ ਵੀ ਵਨਰਾਜ ਨੂੰ ਵੀ ਜੇ ਮੈਂ ਮੈਨੂੰ ਤੂੰ ਕਿਸੇ ਮਤਲਬ ਮੇਰੇ ex ਨਾਲ ਨਹੀ ਦੇਖ ਸਕਦਾ ਤਾਂ ਮੈਂ ਵੀ ਤੈਨੂੰ ਤੇਰੇ ex ਨਹੀ ਦੇਖ ਸਕਦੀ ਕਿਉਂਕਿ ਜਦ ਵੀ ਅਨੁਪਮਾ ਆਉਂਦੀ ਹੈ ਹਨਾ ਤਾਂ ਉਹਦੇ ਨਾਲ ਬਹੁਤ ਜਿਆਦਾ ਕਰਦਾ ਆ ਹਨਾ

ਜਦੋਂ ਤੂੰ ਮਿਲ ਸਕਦਾ ਤਾਂ ਉਹ ਕਿਉ ਨੀ ਮਿਲ ਸਕਦੀ ਹੈਗੀ

ਸ਼ਿਕਸ਼ਾ ਮਿਲਦੀ ਹੈ ਜਿਵੇਂ ਆਪਾਂ ਕਿਹਨੇ ਆ

ਬਾ ਓਰ ਵਨਰਾਜ ਬਹੁਤ ਮਤਲਬ ਉਹ ਕਰਦੇ ਆ ਉਹ ਪੁਰਾਣੇ ਜਮਾਨੇ ਦੇ ਦਿਖਾਈ ਜਾਂਦੇ ਨੇ ਵਿਆਹ ਵੀ ਪੁਰਾਣੇ ਜਮਾਨੇ ਚ ਹੁੰਦਾ ਕਿਆ ਕਿਆ ਸੀਗਾ ਵੀ ਕਿਵੇਂ ਮਤਲਬ ਕੀ ਉਹ ਆਪਣੇ ਬਹੁਆਂ ਨੂੰ ਆਪਣੇ ਤੋਂ ਕਿਵੇਂ

ਦਿਸ ਗਏ ਪਹਿਲੀ ਕੀ ਇਹ ਨੀ ਹੈਗਾ ਹਾਂ ਹਰੇਕ ਕੋਈ mother ਇਸ ਤਰਾਂ ਹੀ ਕਰਦੀ ਹੈ ਪਰ ਕਈ ਵਾਰ ਹੁੰਦੇ ਹੈ ਨਾ ਕੀ ਇਹ ਨਾ ਵੀ ਬੰਦਾ ਜਿਵੇਂ ਬਾ ਕਰਦੀ ਹੈ ਕਈ ਮਾਵਾਂ ਤਾਂ ਅੱਜ ਵੀ ਇੱਦਾਂ ਕਰਦੀਆਂ ਨੇ ਹਾਂ ਹੁਣ ਕਈ ਵਾਰੀ ਹੁੰਦਾ ਹੈ ਨਾ ਜਿਵੇਂ ਦੇਖੋ ਅੱਜ ਪਕੀ ਕੀਨੀ ਸੁਧਰਗੀ ਪਾਖੀ ਕਿੰਨਾ ਪਿਆਰ ਕਰਨ ਲੱਗ ਗਈ ਉਹਨੂੰ

ਅਨੁਪਮਾ ਨੂੰ ਕਿੰਨਾ ਜਿਆਦਾ like ਕਰਨ ਲੱਗ ਗੀ ਕੀ ਮੇਰੀ ਮਾਂ ਤਾਂ ਉਹੀ ਹੈ ਸਭ ਕੁਝ ਉਹਨੇ ਦੇਖਿਆ

ਉਹਨੇ ਕਿੰਨਾ ਕੁਛ ਥਲੀਆਂ ਨੂੰ ਉਹਨਾਂ ਨੇ ਕਦੇ ਉਹਨੂੰ ਕਾਗਜਾਤ ਤੋਂ ਹੋ ਰਿਹਾ ਕਦੇ ਵਨਰਾਜ ਤੋਂ ਰਿਹਾ

ਮਾਇਆ ਇੱਕ ਉਹ ਵੀ ਤਾਂ ਆਈ ਹੈ ਇਕ ਇਹਨਾਂ ਦੇ ਵਿੱਚ ਜਿਹੜੇ ਸਮਰ ਦੇ ਨਾਲ ਆ ਉਹ ਕੋਣ ਹੈ ਕੋਣ ਆਈ ਹੈ ਉਹਨਾਂ ਦੇ ਨਾਲ ਹਾਂ ਸਮਰ ਦੀ ਜਿਹੜੇ ਉਹ ਆਈ ਹੈ ਕੁੜੀ ਠੀਕ ਹੈ ਠੀਕ ਹੈ

ਹਾਂ ਕਿੰਨੀ ਉਹ ਵੀ ਆਈ

ਕੁੜੀ ਉਹ ਜਿੱਥੇ ਤੱਕ ਦਿਖਾਇਆ ਬਹੁਤ ਅੱਛੀ ਦਿਖਾਇਆ

ਲੱਗ ਰਹੀ ਹਿਆ ਨਾ sorry ਸਮਰ ਨਾਲ ਸੋਹਣੀ ਵੀ ਲੱਗ ਰਹੀ ਹੈ ਉਹ ਹਾਂ ਸਮਰ ਨਾਲ ਤਾਂ ਬਹੁਤ ਅੱਛੀ ਲੱਗ ਰਹੀ ਹਿਆ ਪਰ ਲੇਕਿਨ ਹਰ ਵਾਰੀ ਉਹ ਕਿੰਨੀ ਅੱਛੀ ਸੀਗੀ ਜਿਹੜੀ ਬਾਹਰ ਛਲੀ ਗਈ ਕੁੜੀ ਦੂਸਰੀ ਕੋਣ ਜਿਹੜੀ ਉੜੀ ਬਾਹਰ ਛਲੀ ਗਈ ਸਮਰ ਦੇ ਨਾਲ ਸੀ ਪਹਿਲਾਂ

ਨੰਦਨੀ ਤੇ ਉਹ ਬਾਹਰ ਚਲੀ ਗਈ ਉਹ ਵੀ ਤਾਂ ਉਹਦੇ ਮਾਂ ਬਾਪਾ ਨੇ ਉਹਨੂੰ ਥੋੜਾ ਜਾ treat ਗਲਤ ਕਰਿਆ ਸੀ ਤਾਂ ਕਰਕੇ ਉਹ ਚੀ ਗਈ

ਵੀ ਆਗੀ dimpy ਨਾਲ ਵੀ ਜੇ ਕੁਝ ਏਹੋਜਿਹਾ ਹੋਗੀਆ ਫ਼ੇਰ

ਕਹਿੰਦੇ ਉਹ ਕਰ ਸਕਦੇ ਆ ਹਾ ਨਾ ਸਮਾ ਦੇਣ ਤੋਂ ਜਮਾ ਹੀ ਟੁੱਟ ਜਾਣਾ ਉਹਨੇ ਸਹੀ ਗੱਲ ਹੈ ਸਬਰ ਸਬਰ ਨਾਲ ਹੀ ਹੁੰਦਾ ਹਮੇਸ਼ਾ ਇੱਦਾਂ ਪਹਿਲਾਂ

ਉੰਨਾ ਜਿਆਦਾ ਬੁਰਾ ਹੁੰਦਾ ਉਹਨਾਂ ਨਾਲ ਸਹੀ ਗੱਲ ਆ ਮਤਲਬ ਇਨਾ ਅੱਛਾ ਹੋਣਾ ਵੀ ਮਤਲਬ ਸਿਹਤ ਲਈ ਠੀਕ ਨੀ ਹੈਗਾ

ਮਤਲਬ ਉਹਨਾ ਨੂੰ ਬਹੁਤ ਜਿਆਦਾ ਇੰਨਾ ਮਤਲਬ ਉਹਦੇ ਵਿੱਚ ਲੈ ਜਾਂਦੇ ਆ ਨਾ ਉਸ ਚੀਜ਼ ਵਿੱਚ ਵੀ ਨਹੀ ਯਰ ਵੀ ਇਹ ਬੰਦਾ ਏਵੇਂ ਦਾ ਇੰਨਾ ਅੱਛਾ ਕਿਉਂ ਹੈ ਹਾਂ ਉਹ ਵਾਲਾ ਨੀ ਇੰਨਾ ਜਿਆਦਾ ਅੱਛਾ ਹੋਣਾ ਚਾਹੀਦਾ

ਜਿਵੇਂ ਦੇਖੋ ਹੁਣ ਉਹਨੇ ਸਿਰਫ ਆਪਣੇ ਤੱਕ ਰੱਖਿਆ ਵੀ ਜੋ ਹੈ ਮੈਂ ਹੀ ਹਾਂ ਮੈਂ ਹੀ ਹਾਂ ਮੈਂ ਹੀ ਹਾਂ

ਠੀਕ ਆ ਤਾਂ ਬਸ ਸਾਰੀ ਦੁਨੀਆ ਠੀਕ ਆ ਪਰ ਦੁਨੀਆ ਦਾਰੀ ਦੇ ਵਿੱਚ ਰਹਿਣਾ ਤਾਂ ਫ਼ੇਰ ਉਹਨੂੰ ਥੋੜਾ ਨਾ ਦੁਨੀਆਦਾਰੀ ਦੇ ਵਿੱਚ ਅਨਾ ਚਾਹੀਦਾ ਹੈ

ਤਾਂ ਲੋਕ ਕਰਦੇ ਥੋੜਾ ਬਹੁਤ ਵੀ ਥੋਨੂੰ ਵੀ ਥੋੜਾ ਬਹੁਤ ਕਰਨਾ ਚਾਹੀਦਾ ਪਰ ਉਹ ਕਰਦੀ ਨੀ ਹੈਗੀ

ਵੀ ਚਲੋ ਮਾੜਾ ਮੋਟਾ ਕੀ ਅਮ ਕਰਦੇ ਆ ਕੀ ਮਾੜਾ ਮੋਟਾ ਹਮ ਉਲਟਾ ਜਵਾਬ ਦੇਣ ਲੱਗਗਈ ਵੇਸੇ ਅਨੁਪਮਾ ਰੇਖਾ ਨੂੰ

ਮਤਲਬ ਹੁਣ ਸੁਣਦੀ ਨੀ ਥੋਰਾ but ਸੁਣਾਉਣ ਵੀ ਲੱਗ ਗਈ ਹਮ ਵੇਸੇ ਕਹਿੰਦੇ ਨੇ ਉਹ ਪੰਦਰਾਂ ਬੰਦਿਆਂ ਦਾ ਲੱਕ ਉਹ ਦਿੰਦੀ

ਹਮ ਤੇ ਉਹਦੇ ਚ ਵੀ ਉਹ ਬਹੁਤ ਉਹ ਹੈ ਪਰ ਲੇਕਿਨ ਉਹ ਜਿਆਦਾਤਰ ਨਾ ਉਹ ਬਸ ਜਿਸ ਤਰਾਂ ਮਤਲਬ ਕੀ ਕਿਹ ਤਾਂ ਕਿਸੇ ਨੇ ਬਸ ਉਸ ਤਰਾਂ ਹੀ ਠੀਕ ਆ ਠੀਕ ਆ ਠੀਕ ਆ ਇਹ ਚੀਜ਼ ਹੁੰਦੀ ਉਹਨਾ ਦੋਨਾ ਦੇ ਵਿੱਚ ਹਾਂਜੀ ਉਹ ਤਾਂ ਹੈ ਉਹ ਵੀ ਉਹੀ ਹੈ ਨਾ ਅਨੁਪਮਾ ਅਨੂ ਚ ਥੋੜਾ ਜਾ ਮਤਲਬ ਇਹੀ ਰਹਿੰਦਾ ਹੁਣ ਪਤਾ ਨੀ ਉਹਦੇ ਰਿਸ਼ਤੇ ਚ ਕਿਆ ਬ੍ਣੁਗਾ ਜੇ ਤਾਂ ਅਨੁਜ ਆ ਗਿਆ ਅੱਜ ਦਾ ਜਿਵੇਂ serial ਸੀਗਾ ਜੇ ਤਾਂ ਅਨੁਜ ਆ ਗਿਆ ਉੱਥੇ ਤਾਂ ਤਾਂ ਥੀ, ਆ ਜੇ ਅਨੁਜ ਨਾ ਆਇਆ ਫ਼ੇਰ ਉਹ ਹੋ ਜਾਣਾ ਉਹਨਾ ਦੇ ਵਿੱਚ ਮਤਲਬ ਦਰਾਰ ਪੈ ਜਾਣੀ ਹੈ ਹਾਂਜੀ ਉਹ ਦੋਨਾ ਦੇ ਵਿੱਚ ਮਤਲਬ ਕੀ ਬਹੁਤ ਜਿਆਦਾ ਗੜਬੜ ਹੋ ਜਾਣੀ ਕੀ ਅਨੁਪਮਾ ਤਾਂ ਜਮਾ ਹੀ ਟੁੱਟ ਜੁਗੀ ਪਹਿਲਾਂ ਵੀ ਉਹਨੂੰ ਉਹਦੇ ਬਾਅਦ ਤੋਂ ਫ਼ੇਰ ਉਹਦੇ ਬਾਅਦ ਉਹਨੂੰ ਫ਼ੇਰ ਹੋਰ ਧੋਖਾ ਮਿਲ ਜਾਣਾ ਸਹੀ ਗੱਲ ਹੈ ਵੇਸੇ ਅਨੁਪਮਾ ਥੋੜੀ ਜੀ